ਪੀਐਚਪੀ ਦੇ ਸਵਿਚ ਸਟੇਟਮੈਂਟ ਦੇ ਟਿਊਟੋਰਿਯਲ ਵਿੱਚ ਆਪ ਦਾ ਸੂਆਗਤ ਹੈ ਇਸ ਵਿਸ਼ੇ ਤੇ ਅਸੀ ਇੱਕ ਨਵਾਂ ਅਭਿਆਸ ਦਿਖਾਉਣ ਜਾ ਰਹੇ ਹਾਂ ਕਿੳਂ ਕਿ ਇਹ ਪੀਐਚਪੀ ਦਾ ਅਹਿਮ ਫੀਚਰ ਹੈ
ਚਲੋ ਪਹਿਲੇ ਇਸਦਾ ਆਕਾਰ ਬਣਾਇਏ ਸਵਿੱਚ ਸਟੇਟਮੈਂਟ ਆਈਐਫ ਸਟੇਟਮੈਂਟ ਦੀ ਜਗਹ ਵਰਤੀ ਜਾ ਸਕਦੀ ਹੈ
ਇਸ ਦੀ ਵਰਤਨ ਕੋਡ ਨੂੰ ਸਫਾਈ ਨਾਲ ਲਿੱਖਨ ਅਤੇ ਸਮਝਨ ਵਿੱਚ ਮਦਦ ਕਰਦੀ ਹੈ ਹਾਲਾਂਕਿ ਇਸਦਾ ਇਨਪੁਟ ਇੱਕ ਐੱਕਸਪ੍ਰੈਸ਼ਨ ਹੁੰਦਾ ਹੈ
ਇਸ ਸਟੇਟਮੈਂਟ ਦੇ ਇਸਤੇਮਾਲ ਲਈ ਅਸੀਂ ਕੁਝ ਵੈਲਯੂ ਇਨਪੁਟ ਕਰਦੇ ਹਾਂ ਅਤੇ ਉਸ ਵੈਲਯੂ ਨੂੰ ਸੇਵ ਕਰਦੇ ਹਾਂ
ਫੇਰ ਸਾਢਾ ਕੋਡ ਵੇਖਦਾ ਹੈ ਕਿ ਇਹ ਵੈਲਯੂ ਪੂਰਵ ਸੰਸਥਾਪਿਤ ਵੈਲਯੂ ਨਾਲ ਮੈਚ ਕਰਦੀ ਹੈ ਕਿ ਨਹੀ
ਇਹ ਤੁਲਨਾ ਕਰਨ ਦੀ ਤਕਨੀਕ ਨਹੀ ਹੈ
ਆਈਐਫ ਸਟੇਟਮੈਂਟ ਦੀ ਤੁਲਨਾ ਵਿੱਚ ਅਸੀ ਵੈਲਯੂਜ਼ ਨੂੰ ਮੈਚ ਕਰਦੇ ਹਾਂ ਅਤੇ ਉਨ੍ਹਾ ਤੇ ਨਿਰਭਰ ਆੳਟਪੁਟਸ ਲਈ ਅਸੀ ਸਵਿਚ ਕਹਿੰਦੇ ਹਾਂ
ਚਲੋ ਸ਼ੁਰੂ ਕਰਦੇ ਹਾਂ
ਇਸ ਸਟੇਟਮੈਂਟ ਦਾ ਕੋਡ ਸਵਿਚ ਹੈ
ਚਲੋ ਇਥੇ ਇੱਕ ਐੱਕਸਪ੍ਰੈਸ਼ਨ ਲਿਖਦੇ ਹਾਂ ਉਦਾਹਰਨ ਲਈ ਮੈਂ ਲਿਖਦੀ ਹਾਂ ਅਲੈਕਸ
ਚਲੋ ਇੱਕ ਛੋਟਾ ਜਿਹਾ ਪ੍ਰੋਗਰਾਮ ਲਿਖਦੇ ਹਾਂ ਤੇ ਉਸਨੂੰ ਸਮਝਦੇ ਰਾਂ
ਆਈਐਫ ਸਟੇਟਮੈਂਟ ਦੀ ਤਰਹ ਹੀ ਅਸੀ ਇਥੇ ਕਰਲੀ ਬਰੈਕਿਟਸ ਲੀਖਾਂ ਗੇ
ਚਲੋ ਹੁਣ ਦਾਖਦੇ ਹਾਂ ਕੀ ਇਸਦੇ ਚੈਕ ਕਿਸ ਤਰਹ ਲਿਖੇ ਜਾਉਂਦੇ ਹਨ
ਅਸੀ ਇਸ ਵੈਲਯੂ ਨੂੰ ਚੈਕ ਕਰਨਾ ਚਾਹੁੰਦੇ ਹਾਂ
ਇਸਨੂੰ ਅਸੀਂ ਕੋਟੇਸ਼ਨ ਮਾਰਕ ਵਿੱਚ ਰੱਖਾਂਗੇ
ਜਾਹਿਰ ਹੈ ਇੱਥੇ ਨੰਬਰ ਨਹੀ ਰੱਖ ਸਕਦੇ
ਤੇ ਅਸੀ ਕੀ ਟਾਇਪ ਕਰਾਂਗੇ - ਕੇਸ ਅਤੇ ਕੇਸ ਦੀ ਉਹ ਵੈਲਯੂ ਜੋ ਅਸੀਂ ਮੈਚ ਕਰਨੀ ਹੈ
ਉਦਾਰਨ ਲਈ ਅਲੈਕਸ ਐਲਕਸ ਫੇਰ ਅਸੀਂ ਕੋਲਨ ਜਾਂ ਸੈਮੀਕੋਲਨ ਟਾਈਪ ਕਰਾਂਗੇ
ਅਤੇ ਫੇਰ ਓਹ ਕਨਡੀਸ਼ਨ ਜਿਹੜੀ ਸਵਿਚ ਐੱਕਸਪ੍ਰੈਸ਼ਨ ਦੇ ਕੇਸ ਮੈਚ ਹੋਣ ਦੀ ਸਥਿਤੀ ਵਿੱਚ ਲਾਗੂ ਹੋਵੇ ਗੀ
ਇਸ ਲਈ ਮੈਂ ਟਾਇਪ ਕਰਾਂ ਗੀ ਈਚੋ ਯੂ ਹੇਵ ਬਲੂ ਆਈਜ਼ ਐੱਕੋ ਯੂ ਹੈਵ ਬਲ਼ੂ ਆਇਜ਼ ਤੇ ਕੇਸ ਕੰਮਪੇਰਿਜਨ ਦਾ ਅੰਤ ਕਰਨ ਲਈ ਅਸੀਂ ਬ੍ਰੇਕ ਅਤੇ ਸੇਮੀ ਕੋਲਨ ਦਾ ਇਸਤੇਮਾਲ ਕਰਾਂਗੇ
ਧਿਆਨ ਦੇਵੋ ਅਸੀ ਸੈਮੀਕੋਲਨ ਦਾ ਇਸਤੇਮਾਲ ਇਥੇ ਕਿੱਤਾ ਹੈ ਪਰ ਇੱਥੇ ਨਹੀ
ਚਲੋ ਦੇਖਦੇ ਹਾਂ ਹੁਣ ਦੂਜਾ ਕੇਸ ਕਿਵੇਂ ਲਿਖਨਾ ਹੈ
ਮੈਂ ਟਾਇਪ ਕਰਾੰ ਗੀ ਬਿਲੀ ਅਤੇ ਈਚੋ ਯੂ ਹੇਵ ਬਰਾਉਨ ਆਈਜ਼ ਯੂ ਹੈਵ ਬਰਾਉਨ ਆਇਜ਼ ਠੀਕ ਹੈ ਤੇ ਫੇਰ ਬ੍ਰੇਕ ਅਤੇ ਸੇਮੀ ਕੋਲਨ
ਇਹ ਇੱਕ ਇਨਟੀਗਰੇਟਡ ਆਈਐਫ ਦੀ ਤਰ੍ਹਾ ਹੈ
ਜੀਵੇਂ ਅਸੀ ਕਹ ਸਕਦੇ ਸੀ ਇਫ ਯੌਰ ਨੇਮ ਇਜ਼ ਐੱਲਕਸ ਦੈਨ ਐੱਕੋ ਯੂ ਹੈਵ ਬਲੂ ਆਇਜ਼ ਜਾਂ ਐਲਸ ਇਫ ਯੌਰ ਨੇਮ ਇਜ਼ ਬਿਲੀ ਐੱਕੋ ਯੂ ਹੈਵ ਬਰਾਉਨ ਆਇਜ਼
ਸ਼ਾਇਦ ਕੁਛ ਲੋਗ ਸਵਿੱਚ ਨੂੰ ਪਸੰਦ ਕਰਦੇ ਨੇਂ ਕਿਓਂ ਕਿ ਇਹ ਪੜਨਾ ਤੇ ਸਮਝਨਾ ਜਿਆਦਾ ਆਸਾਨ ਹਾ
ਪਰ ਇਹ ਹਰ ਇੱਕ ਦੀ ਆਪਨੀ ਪਸੰਦ ਉੱਤੇ ਹੈ
ਹੁਣ ਮੇਰੇ ਕੋਲ ਹੋਰ ਕੋਈ ਕੇਸ ਨਹੀ ਹੇ
ਮੈਂ ਇਸ ਉਦਾਰਨ ਲਈ ਸਿਰਫ ਐੱਲਕਸ ਅਤੇ ਬਿਲੀ ਦਾ ਇਸਤੇਮਾਲ ਕਰਾੰ ਗੀ
ਇਥੇ ਮੈਂ ਡਿਫਾਲਟ ਕੰਡੀਸ਼ਨ ਪਾਵਾਂ ਗੀ ਜੋ ਐੱਕੋ ਕਰੇ ਗੀ I ਡੋਂਟ ਨੋਵ ਵ੍ਹਾਟ ਕਲਰ ਯੂਰ ਆਈਜ਼ ਅਰੇ ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ
ਤੇ ਸਾੱਨ੍ਹੂ ਇਸ ਤੋ ਬਾਦ ਬ੍ਰੇਕ ਦੀ ਜਰੂਰਤ ਨਹੀ ਹੈ ਕਿੳਂ ਕਿ ਇਸਦੇ ਅੱਗੇ ਕੋਈ ਹੋਰ ਕੇਸ ਨਹੀ ਹੈ
ਜਾਹਿਰ ਹੈ ਇਸ ਤੋ ਬਾਦ ਹੋਰ ਕੋਈ ਔਪਸ਼ਨ ਨਹੀਂ ਹੋਣ ਕਰਕੇ ਬ੍ਰੇਕ ਲਿੱਖਨ ਦੀ ਜ਼ਰੂਰਤ ਨਹੀ ਹੈ
ਠੀਕ ਹੈ ਸਟੇਟਮੈਂਟ ਬਨ ਗਇਆ ਹੈਚਲੋ ਇਸਨੂੰ ਚਲਾੳਦੇ ਹਾਂ
ਹੁਣ ਮੈਂ ਇਥੇ ਅਲੈਕਸ ਦੀ ਜਗਹ ਇਕ ਵੇਅਰਿਏਬਲ ਨੇਮ ਲਿਖ ਕੇ ਆਪਣਾ ਪ੍ਰੋਗਰਾਮ ਬਿਲ੍ਡ ਕਰਾਂਗੀ
ਮੈਂ ਟਾਇਪ ਕਰਾਂਗੀ ਨੇਮ ਈਕਵਲਸ - ਜੋ ਵੀ ਲਿੱਖਨਾ ਹੋਵੇ ਓਸਦਾ ਫੈਂਸਲਾ ਮੈਂ ਤੁਹਾਡੇ ਤੇ ਛੱਡ ਦਵਾਂਗੀ
ਤੇ ਇੱਥੇ ਮੈਂ ਵੇਰਿਯੇਬਲ ਨੇਮ ਲਿਖਾਂ ਗੀ
ਤੁਸੀ ਦੇਖਿਆ ਕਿਵੇਂ ਅਸੀ ਇੱਕ ਵੇਅਰਿਏਬਲ ਨੂੰ ਸਮਲਿਤ ਕੀਤਾ ਹੈ
ਜੋ ਤੁਸੀ ਹੁਣ ਸਿੱਖ ਲਿਆ ਹੋਵੇ ਗਾ
ਚਲੋ ਇਸਨੂੰ ਚਲਾ ਕੇ ਵੇਖਿਏ ਕਿ ਇਹ ਕਿਵੇਂ ਕੰਮ ਕਰਦਾ ਹੈ
ਅਸੀ ਕਹਨੇ ਹਾ ਸਵਿਚ ਅਸੀ ਇਸ ਐੱਕਸਪ੍ਰੈਸ਼ਨ ਲਵਾਂਗੇ ਜੋ ਅਲੈਕਸ ਦੇ ਸਮਾਨ ਹੈ
ਬੁਨਿਆਦੀ ਤੌਰ ਤੇਇਹ ਉਹ ਕੇਸ ਹੈ ਜੋ ਐਲਕਸ ਦੇ ਸਮਾਨ ਹੈ ਅਤੇ ਇਹ ਇਸਨੂੰ ਐੱਕੋ ਕਰੇਗਾ
ਇਹ ਬ੍ਰੇਕ ਇਸਦਾ ਅੰਤ ਕਰਨ ਲਈ ਹੈ
ਮਨ ਲੋ ਜੇ ਨਾਮੇ ਰਾਹੁਲ ਹੋਵੇ ਤਾਂ ਡਿਫਾਲਟ ਐੱਕੋ ਹੋ ਜਾਵੇਗਾ I ਡੋਂਟ ਨੋਵ ਵ੍ਹਾਟ ਕਲਰ ਯੂਰ ਆਈਜ਼ ਅਰੇ ਮੈਨੂੰ ਨਹੀ ਪਤਾ ਤੁਹਾਡੀ ਅਖਾਂ ਕਿਸ ਰੰਗ ਦੀਆਂ ਨੇ
ਠੀਕ ਹੈ ਇਸਨੂੰ ਚਲਾ ਕੇ ਦੇਖਦੇ ਹਾਂ
ਸਿਰਫ ਇਸਨੂੰ ਦੁਹਰਾੳਣ ਲਈ
ਅਸੀਂ ਦੇਖ ਸਕਦੇ ਹਾਂ ਕਿ ਜਦੋਂ ਐਲਕਸ ਐਲਕਸ ਨਾਲ ਮੈਚ ਕਰਦਾ ਹੇ ਤਾਂ ਮੈਚ ਵਾਲੀ ਆੳਟਪੁਟ ਆ ਜਾਉਂਦੀ ਹੈ
ਤੁਸੀ ਇਸ ਜਗਹ ਕੋਡ ਦਿਆਂ ਜਿੱਨੀ ਮਰਜੀ ਲਾਇਨਾ ਐਂਟਰ ਕਰ ਸਕਦੇ ਹੋਂ
ਬ੍ਰੇਕ ਨਿਸ਼ਚਤ ਕਰਦੀ ਹੈ ਕੀ ਕੇਸ ਦਾ ਅੰਤ ਕਿਥੇ ਹੋਣਾ ਹੈ
ਇਕ ਆਈਐਫ ਸਟੇਟਮੈਂਟ ਨੂੰ ਬਲੋਕ ਦਾ ਅੰਤ ਕਰਨ ਲਈ ਕਰਲੀ ਬਰੈਕਿਟਸ ਦੀ ਲੋੜ ਹੁੰਦੀ ਹੈ
ਲੇਕਿਣ ਇਥੇ ਬਲੌਕ ਦਾ ਅੰਤ ਬ੍ਰੇਕ ਦੁਆਰਾ ਨਿਸ਼ਚਿਤ ਹੂੰਦਾ ਹੈ
ਨੋਟ ਕਰੋ ਇਹਨਾ ਨੂੰ ਬਲੌਕਸ ਕਹਿੰਦੇ ਨੇ
ਚਲੋ ਇਸਨੂੰ ਬਿਲੀ ਬਿਲੀ ਵਿੱਚ ਬਦਲਿਏ ਤੇ ਦਾਖਿਏ ਕਿ ਹੁੰਦਾ ਹੈ
ਯੂ ਹੇਵ ਬਰਾਉਨ ਆਈਜ਼ ਤੁਹਾਡੇ ਕੋਲ ਭੂਰੇ ਰੰਗ ਦੀਆਂ ਅਖਾਂ ਨੇ ਬਿਲਕੁਲ ਉਸ ਤਰਹ ਜੋ ਅਸੀ ਚਾਹੁੰਦੇ ਸੀ
ਠੀਕ ਹੈ ਹੁਣ ਮੈਂ ਇਸਨੂੰ ਕਾਈਲ ਕਾਇਲ ਵਿੱਚ ਬਦਲਕੇ ਰਿਫਰੈਸ਼ ਕਰਾਂ ਗੀ
ਲਿਖਿਆ ਆਉਂਦਾ ਹੈ I ਡੋਂਟ ਨੋਵ ਵ੍ਹਾਟ ਕਲਰ ਯੂਰ ਆਈਜ਼ ਅਰੇ
ਕਿੳਂ ਕਿ ਅਸੀ ਐਸਾ ਕੋਈ ਵੀ ਬਲੋਕ ਨਹੀ ਬਣਾਇਆ ਜੋ ਕਾਈਲ ਦਿਆਂ ਅਖਾਂ ਦਾ ਰੰਗ ਦਸੇ
ਬੁਨਿਆਦੀ ਤੌਰ ਤੇ ਇਹ ਹੀ ਸਵਿਚ ਸਟੇਟਮੈਂਟ ਹੈ
ਇਸਦਾ ਇਸਤੇਮਾਲ ਕਰਕੇ ਵੇਖਣਾ
ਕੁੱਛ ਲੋਗ ਇਸਦਾ ਇਸਤੇਮਾਲ ਪਸੰਦ ਨਹੀ ਕਰਦੇ ਤੇ ਕੁਛ ਲੋਗ ਇਸਨੂੰ ਹੀ ਵਰਤਦੇ ਨੇਂ
ਇਹ ਆਈਐਫ ਸਟੇਟਮੈਂਟ ਤੋ ਘੱਟ ਸਮੇਂ ਲੈਉਂਦੀ ਹੈ
ਇਸਨੂੰ ਕੰਟਰੋਲ ਕਰਨਾ ਅਸਾਨ ਹੈ ਅਤੇ ਇਸਦਾ ਕੋਡ ਬੇਹਤਰ ਦਿਸਦਾ ਹੈ
ਪਰ ਇਹ ਸਾਡੀ ਨਿੱਜੀ ਪੰਸਦ ਉੱਤੇ ਹੈ
ਦੇਖਣ ਲਈ ਧੰਨਵਾਦ
ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ